ਇੱਕ ਇਵੇਂ ਦੀ ਫਸਲ ਹੈ ਜਿਸ ਤੇ ਬਹੁਤ ਜ਼ਿਆ~ ਬਹੁਤ ਜ਼ਿਆਦਾ ਕੀਟਨਾਸ਼ਕ ਕਿਉਂਕਿ ਅਗਰ ਆਪਾਂ normal organic ਭਿੰਡੀ ਅਗਰ ਆਪਾਂ ਉਗਾਉਂਦੇ ਹਾਂ,

ਅੱਜ ਕੱਲ੍ਹ agriculture ਦੇ ਵਿੱਚ organic ਨਾਮ ਤਾਂ ਵੈਸੇ ਖ਼ਤਮ ਹੀ ਹੁੰਦਾ ਜਾ ਰਿਹਾ ਹੈ,

ਅਗਰ ਆਪਾਂ ਕੋਈ ਵੀ ਯੂਰੀਆ ਜਾਂ DAP ਜਾਂ ਕਿਸੇ pesticide fungicide ਜੇ ਅਗਰ ਆਪਾਂ ਵਰਤੋਂ ਨਹੀਂ ਕਰਦੇ ਤਾਂ ਪੈਦਾਵਾਰ ਓਨੀ ਨਹੀਂ ਹੁੰਦੀ ਕਿਸਾਨ ਨੂੰ ਘਾਟਾ ਲੱਗਦਾ ਹੈ ਉਸ ਕਰਕੇ ਨਾ ਘਾਟਾ ਹੋ ਜਾਂਦਾ ਹੈ ਕਿਸਾਨ ਨੂੰ

ਤੋਂ ਬਚਣ ਦੇ ਲਈ ਕਿਸਾਨ ਕੀ ਕਰਦਾ ਹੈ ਕਿਸਾਨ ਕੀ ਕਰਦਾ, ਉਸ ਤੇ ਵੱਧ ਤੋਂ ਵੱਧ pesticides ਪਾਉਂਦਾ ਹੈ ਅਗਰ ਆਪਾਂ ਦੇਖੀਏ ਬੈਂਗਣ ਹੈ, ਭਿੰਡੀ ਹੈ, ਇਹ ਸਾਰੀਆਂ ਚੀਜ਼ਾਂ ਇਹ ਜਿਹੀਆਂ ਹੈ ਜਿੰਨਾਂ ਦੇ ਵਿੱਚ ਸੁੰਡੀ ਨੇ ਵੜਨਾ ਹੀ ਵੜਨਾ ਹੈ ਪਰ ਉਸ ਬੰਦੇ ਨੇ ਆਪਦੀ ਪੈਦਾਵਾਰ ਨੂੰ ਵੇਚਣਾ ਹੈ, ਆਪਦਾ ਢਿੱਡ ਭਰਨਾ ਹੈ, ਇਸ ਕਰਕੇ ਉਹ ਕੀ ਕਰਦਾ ਹੈ, ਉਸ ਚੀਜ਼ ਤੇ

ਹਾਂਜੀ ਉਹ ਤਾਂ ਹੈ ਇੱਕ ਆਪਣੀ ਜਿਹੜੀ ਦੇਸ ਦੀ ਜਨਤਾ ਹੀ ਇੰਨੀ ਹੈ ਕਿ ਇਹਨਾਂ ਦੀ ਮਤਲਬ ਖਾਣ ਪੀਣ ਦੀ ਜ਼ਰੂਰਤਾਂ ਲਈ ਕਿ ਪੈਦਾਵਾਰ ਦੀ ਲੋੜ ਹੈ ਜ਼ਿਆਦਾ ਆਪਣੇ, ਜਿਵੇਂ ਕਿ ਸਬਜ਼ੀਆਂ ਦੀ ਹੋ ਗਈ ਕਣਕ ਦੀ ਲਾ ਲਓ ਤੇ ਉਹ ਬਿਨਾਂ ਦਵਾਈਆਂ ਤੋਂ ਹੁੰਦੀ ਹੀ ਨੀ ਕਿਉਂਕਿ ਅੱਜ ਕੱਲ੍ਹ ਦਾ ਹੋ ਚੁੱਕਿਆ ਹੈਗਾ ਇੰਨੀਆਂ ਜ਼ਿਆਦਾ ਨਵੀਆਂ ਤੋਂ ਨਵੀਂਆਂ ਬਿਮਾਰੀਆਂ ਆ ਰਹੀਆਂ ਫਸਲਾਂ ਦੀਆਂ ਤਾਂ ਫਿਰ ਉਹ ਜਨਤਾ ਦੀਆਂ ਹੀ ਲੋੜਾਂ ਕਿਸਾਨ ਬੇਚਾਰੇ ਨੂੰ ਇੰਨੀਆਂ ਦਵਾਈਆਂ ਦਾ ਛਿੜਕਾਅ ਕਰਨਾ ਪੈਂਦਾ ਹੈਗਾ, ਹੁਣ ਉਹ ਵੀ ਬੇਚਾਰਾ ਮਜ਼ਬੂਰ ਹੈ ਕੀ ਕਰੇ, ਉਹਨੇ ਵੀ ਆਪਦੇ ਪਰਿਵਾਰ ਦਾ ਪੇਟ ਪਾਲਣਾ ਹੈਗਾ। ਉਹ ਕੀ ਹੈ ਕਿ ਹਮ ਇਹ ਜਿਹੜੀ ਸਰਕਾਰ ਹੈ ਇਹ ਸ਼ਾਇਦ ਇਸ ਚੀਜ਼ 'ਚ ਜੇ ਅਗਰ ਅੱਗੇ ਆਵੇ ਕੋਈ ਅਹ ਮਾਲੀ ਸਹਾਇਤਾ ਕਰੇ ਕਿਸਾਨ ਨੂੰ

ਕੁਛ ਮਸ਼ੀਨਾਂ ਕੁਛ ਇਵੇਂ ਦੀਆਂ pesticides ਕੁਛ ਐਵੇਂ ਦੇ ਬੀਜ਼ ਅਹ ਜਿਹੜੇ ਹੈ ਉਹ ਅਗਰ ਕਿਸਾਨ ਨੂੰ ਉਪਲਬਧ ਕਰਾਵੇ,

ਚੰਗੀ ਹੋ ਜਾਵੇ, ਕਿਸਾਨ ਦੀ ਹਾਲਤ ਚੰਗੀ ਹੋ ਜਾਵੇ ਨਾਲ ਨਾਲ ਜਿਹੜਾ ਚੀਜ਼ਾਂ ਅਗਰ ਆਪਣੇ ਅਹ ਵਧੀਆ quality ਦੀ ਅਗਰ ਚੀਜ਼ produce ਹੋਊਗੀ ਅਗਰ ਖੇਤ ਇੱਕ ਕਿਸਾਨ ਵਧੀਆ ਉਤਪਾਦਨ ਕਰ ਰਿਹਾ ਹੈ, ਵਧੀਆ ਚੀਜ਼ ਉਤਪਾਦਨ ਕਰ ਰਿਹਾ ਹੈ ਤਾਂ ਉਹ ਚੀਜ਼ ਬਾਹਰਲੇ ਦੇਸਾਂ 'ਚ ਵੀ ਜਾਊਗੀ, ਹੁਣ ਬਾਹਰਲੇ ਦੇਸ ਕੀ ਕਰਦੇ ਹੈ ਉਹ ਬਿਨਾਂ ਦੇਖੇ ਨਹੀਂ ਚੀਜ਼ ਖਾਂਦੇ,

ਅਗਰ quality ਚੰਗੀ ਹੈ ਤਾਂ ਹੀ ਉਹ ਆਪਦੇ ਲੋਕਾਂ ਨੂੰ ਉਸ ਖਾ~ ਚੀਜ਼ ਨੂੰ import ਕਰਵਾ ਕੇ ਦੇਣਗੇ ਅਗਰ ਉਹਦੀ quality ਚੰਗੀ ਨਹੀਂ ਹੈਗੀ ਤਾਂ ਉਹ ਜਿਹੜੇ ਬਾਹਰਲੇ ਦੇਸਾਂ ਦੀ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਉਸ ਚੀਜ਼ ਨੂੰ ਅਮ import ਹੀ ਨੀ ਕਰਵਾਉਂਦੀਆਂ।

ਉਵੇਂ ਹੀ ਜਿਵੇਂ ਉਹ ਉੱਧਰ ਕੀ ਹੈ ਕਿ ਲੋ~ ਸਰਕਾਰਾਂ ਨੇ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਹੋਈਆਂ ਹੈ ਕਿਸਾਨਾਂ ਨੂੰ, ਨਵੀਂਆਂ ਮਸ਼ੀਨਾਂ ਵੱਡੀਆਂ ਮਸ਼ੀਨਾਂ ਜਿਹਦੇ ਨਾਲ ਵਧੀਆ ਪੈਦਾਵਾਰ ਹੋ ਸਕੇ ਹਨਾ ਅਹ ਜਿਹਦੇ ਨਾਲ ਜਿਵੇਂ ਹੁਣ ਆਲੂ ਹੈ ਆਲੂ ਪੱਟਣ ਦੀਆਂ ਉੱਥੇ ਮਸ਼ੀਨਾਂ ਹੈ ਆਪਣੇ ਇੱਧਰ ਕੀ ਹੈ ਇੰਡੀਆ ਦੇ ਵਿੱਚ ਕੀ ਹੈ ਸਾਰੀਆਂ ਸਾਰਾ ਕੰਮ ਹੱਥ ਦੇ ਨਾਲ ਹੁੰਦਾ ਹੈ, ਕਿੰਨੇ ਕਿੰਨੇ ਦਿਨ ਲੱਗ ਜਾਂਦੇ ਹੈ ਓਨੀ ਆਪਾਂ ਨੂੰ labour ਵੀ ਮਿਲਦੀ ਨੀ ਹੈਗੀ, ਉਸ ਚੀਜ਼ ਨੂੰ agriculture ਦੇ ਵਿੱਚ ਇੱਕ ਵੱਡੀ ਅਹ ਜਿਹੜੀ ਕਿ ਸਮੱਸਿਆ ਅੱਜ ਦੇਖਣ ਨੂੰ ਮਿਲ ਰਹੀ ਹੈ ਭਾਰਤ ਦੇ ਵਿੱਚ

ਜੇ ਆਪਾਂ ਨੂੰ labour ਨ~ labour ਦੀ ਜਗ੍ਹਾ ਅਗਰ ਮਸ਼ੀਨੀਕਰਨ ਹੋ ਜਾਵੇ ਅਗਰ ਵੱਡੀਆਂ ਮਸ਼ੀਨਾਂ ਆ ਜਾਣ ਕਿ ਸਾਰਾ ਕੰਮ ਮਸ਼ੀਨਾਂ ਦੇ ਨਾਲ ਹੋਵੇ, ਤਾਂ ਕੀ ਹੈ ਕਿ ਬਹੁਤ ਜ਼ਿਆਦਾ ਸੁਧਾਰ ਹੋ,

ਤੇ ਇਸ ਲਈ ਵੀ ਹੈ ਕਿ labour ਅੱਜ ਕੱਲ੍ਹ ਬਾਹਰ ਵੀ ਬਹੁਤ ਜਾ ਰਹੀ ਹੈ, ਦੁਬਈ ਵਰਗੇ ਦੇਸਾਂ ਵਿੱਚ ਵੀ ਕਹਿ ਰਹੇ ਆ ਲੋਕ ਉੱਧਰ ਜ਼ਿਆਦਾ ਮਤਲਬ ਕਰ ਰਿਹਾ ਗਾ ਰੁਝਾਨ ਕਿ ਅਸੀਂ ਉੱਧਰ ਵੀ ਜਾਈਏ, ਇਸ ਕਰਕੇ ਇਕੱਲੀ ਖੇਤੀਬਾੜੀ ਵਿੱਚ labour ਹੀ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 ਪਹਿਲਾਂ ਆਪਣੇ ਬੱਚੇ ਸੀ ਜਿਹੜੇ ਪੰਜਾਬ ਦੇ ਉਹ ਸੀਗੇ ਪੜ੍ਹ ਲਿਖ ਕੇ ਉਹ ਵੀ ਕਈ ਨੌਕਰੀ ਲੱਗ ਜਾਂਦੇ ਸੀ ਤੇ ਕਈ ਖੇਤੀ ਕਰਦੇ ਸੀਗੇ ਅੱਜ ਕੱਲ੍ਹ ਸਾਰੇ ਦੇ ਸਾਰੇ ਜੋ ਮਾਲਵੇ ਵਾਲਾ area ਹੈ, ਉਹ ਇਵੇਂ ਜਿਵੇਂ ਖਾਲੀ ਹੋ ਰਿਹਾ ਹੈ, ਤਾਂ ਫਿਰ ਕਿਸਾਨੀ ਤੇ ਖੇਤੀ ਕੌਣ ਕਰੇਗਾ। ਜੇ ਸਾਰੇ ਹੀ ਉੱਧਰ ਬਾਹਰ ਨੂੰ shift ਹੋਣਗੇ ਤਾਂ ਇੱਥੇ ਕੌਣ, ਤਾਂ ਇਹ ਵੀ ਸਮੱਸਿਆ ਹੈਗੀ ਆ ਕੁਛ ਤਾਂ।

ਖੇਤੀਬਾੜੀ 'ਚ ਜਿਹੜਾ ਨਫ਼ਾ ਹੈ ਉਹ ਨਹੀਂ ਹੋ ਰਿਹਾ।

ਨੁਕਸਾਨ ਵੱਧ ਹੋ ਰਿਹਾ ਕਿਸਾਨ ਦਾ ਨਫ਼ਾ ਨੀ ਹੋ ਰਿਹਾ ਤਾਂ ਉਹ ਅਹ ਲੋਕਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਓਨੀ income ਇੱਥੇ ਖੇਤੀਬਾੜੀ 'ਚ ਨਹੀਂ ਨਿਕਲ ਪਾਊਗੀ ਜਿੰਨਾ ਕਿ ਅਸੀਂ ਬਾਹਰ ਜਾ ਕੇ ਅਹ ਚੰਗੇ ਪੈਸੇ ਕਮਾ ਕੇ ਆਪਦੇ ਘਰ ਦੀ ਆਰਥਿਕ ਸਥਿਤੀ, ਇਹਨੂੰ ਅਸੀਂ ਉੱਚਾ ਚੁੱਕ ਸਕਾਂਗੇ, ਇੱਥੇ ਸ਼ਾਇਦ ਉਹ ਚੀਜ਼ ਅਸੀਂ ਨਹੀਂ ਕਰ ਪਾਵਾਂਗੇ ਉਹੀ ਉੱਥੇ ਫਿਰ ਗੱਲ ਆ ਜਾਂਦੀ ਹੈ ਕਿ ਇਹਦਾ ਜਿਹੜਾ ਸਿੱਧਾ ਅਹ ਸਿੱਧਾ ਸਿੱਧਾ ਇਹਦਾ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਸਰਕਾਰ ਖੇਤੀਬਾੜੀ ਵੱਲ ਓਨਾ ਧਿਆਨ ਨਹੀਂ ਦੇ ਰਹੀ ਜਿੰਨਾ ਕਿ ਉਹਨੂੰ ਦੇਣਾ ਚਾਹੀਦਾ ਹੈ। ਇੱਕ ਉਹ ਵੀ ਗੱਲ ਹੈਗੀ ਆ ਬਾਕੀ ਹੁਣ ਖੇਤੀ ਬਾਰੇ ਆਪਾਂ ਹੋਰ ਗੱਲ ਕਰੀਏ ਤਾਂ ਹਾਂਜੀ। ਫਸਲਾਂ ਦੀ ਪੈਦਾਵਾਰ ਜਿਵੇਂ ਗੱਲ ਕਰੀਏ ਪਹਿਲਾਂ ਤਾਂ ਜਿਵੇਂ ਉੱਨੀ ਸੌ ਸੱਤਰ ਵਿੱਚ ਆਪਣੀ ਹਰੀ ਕ੍ਰਾਂਤੀ ਆਈ ਸੀਗੀ, ਉਸ ਤੋਂ ਪਹਿਲਾਂ ਆਪਣੇ ਕੀ ਹੁੰਦਾ ਸੀਗਾ

ਕਿ ਦੇਸ ਵਿੱਚ ਫਸਲਾਂ ਇੰਨੀਆਂ ਜ਼ਿਆਦਾ ਨਹੀਂ ਹੁੰਦੀਆਂ ਸੀ ਕਿਸਾਨ ਦੀ ਸਿਰਫ਼ ਰੋਜ਼ੀ ਰੋਟੀ ਹੀ ਚੱਲਦੀ ਸੀਗੀ ਪਰ ਅੱਜ ਕੱਲ੍ਹ ਉੱਨੀ ਸੌ ਸੱਤਰ ਤੋਂ ਬਾਅਦ ਜਦੋਂ ਹਰੀ ਕ੍ਰਾਂਤੀ ਆਈ, ਨਵੀਂਆਂ ਦਵਾਈਆਂ ਆਈਆਂ ਸਪਰੇਆਂ ਆਈਆਂ ਜਿਹਦੇ ਕਰਕੇ ਫਿਰ ਆਪਣੇ ਜਿਹੜੀ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

ਜਿਹੜੀ ਕਿਸਾਨੀ ਹੈਗੀ ਹੈ ਇੱਕ ਬਹੁਤ ਮਤਲਬ ਨਫ਼ੇ ਵਾਲਾ ਇੱਕ area ਬਣ ਚੁੱਕੀ ਹੈ, ਤੇ ਆਪਣੀ ਜਿਹੜੀ ਦੇਸ ਦੀ ਜਿਹੜੀ ਮਤਲਬ ਬੋਲ ਰਹੇ ਹੈ ਕਿ Percent ਜਿਹੜੀ ਜਨਤਾ ਹੈ ਉਹ ਖੇਤੀ ਤੇ ਹੀ ਨਿਰਭਰ ਹੈਗੀ ਹੈ। ਖੇਤੀ ਤੇ ਨਿਰਭਰ ਹੋਣ ਪਰ ਇੱਕ ਹੋਰ problem ਇਹ ਵੀ ਹੈਗੀ ਹੈ ਕਿ ਖੇਤੀ ਤੇ ਨਿਰਭਰ ਤਾਂ ਹੈਗੀ ਸੱਠ percent ਜਨਤਾ ਤੇ ਪਰ ਜਿਹੜੀ ਖੇਤੀ ਆ ਜਿਹੜਾ GDP ਦਾ ਜਿਹੜਾ ਹੈਗਾ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 ਤਾਂ ਫਿਰ ਇਸ ਕਰਕੇ ਸਰਕਾਰਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ, ਹਾਂਜੀ ਹਾਂਜੀ ਇਹ ਹੈ ਕਿ ਜਿਹੜੀ GDP ਦਾ ਅਹ income ਉਹਦੇ ਵਿੱਚ ਉਹਦਾ ਜਿਹੜਾ ਅਹ ਸ~ contribution ਘੱਟ ਇਸ ਕਰਕੇ ਹੈ, ਕਿ ਜਿਹੜੀ ਫਸਲ ਹੈ ਉਹ ਓਨੀ ਉਹੀ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਹੀ ਸੀ ਕਿ business ਹਰ ਇੱਕ business ਦਾ ਆਪਦਾ ਇੱਕ standard ਰੱਖਦੇ ਆ ਉਹ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 ਚੀਜ਼ ਵੇਚਣੀ ਹੈ but ਜਿਹੜਾ ਇੱਕ ਕਿਸਾਨ ਹੈ ਉਸ ਚੀਜ਼ ਦੀ production ਹੋ ਰਹੀ ਹੈ, ਪੈਦਾਵਾਰ ਹੋ ਰਹੀ ਹੈ ਪਰ ਉਸ ਚੀਜ਼ ਦਾ ਓਨਾ ਕੀ ਉਹਨੂੰ Rate ਨਹੀਂ ਮਿਲਦਾ ਹੈ ਉਹਦੀ ਉਸ ਚੀਜ਼ ਨਾਲ ਓਨੀ income ਨਹੀਂ ਹੁੰਦੀ ਹੈ ਜਿਹਦੇ ਨਾਲ ਸ਼ਾਇਦ ਅਹ ਓਨਾ ਉਹ contribute ਨਹੀਂ ਕਰ ਪਾਉਂਦੇ ਅਹ economy ਦੇ ਵਿੱਚ ਹਾਂਜੀ ਜਿਵੇਂ ਹੁਣ ਮੈਂ ਮਤਲਬ ਅਰਥਸਾਸ਼ਤਰ ਪੜ੍ਹਿਆ ਹੋਇਆ ਹੈ, ਉਹਦੇ ਵਿੱਚ ਇਵੇਂ ਬੋਲਦੇ ਕਿ ਅਗਰ ਦੇਸਾਂ ਨੇ ਅੱਗੇ ਆਉਣਾ ਹੈ ਆਪਣੇ ਭਾਰਤ ਵਰਗੇ ਦੇਸਾਂ ਨੇ ਅਗਰ ਦੁਨੀਆਂ ਵਿੱਚ ਅੱਗੇ ਹੋਣਾ ਹੈ, ਤਾਂ ਉਹਨਾਂ ਨੂੰ ਖੇਤੀ ਤੇ ਲੋਕਾਂ ਦੀ ਨਿਰਭਰਤਾ ਨੂੰ ਘਟਾ ਕੇ ਜਿਵੇਂ ਆਹ ਸੇਵਾਵਾਂ ਵਾਲੇ ਖੇਤਰ ਹੋ ਗਏ

ਵੀ ਤੁਸੀਂ ਲੋਕਾਂ ਨੂੰ ਖੇਤੀ ਤੋਂ ਕਢਾਓ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

ਔਰ ਬੋਲ ਰਹੇ ਆ ਕਿ ਸ਼ਾਇਦ ਵੀਹ ਪੱਚੀ ਸਾਲਾਂ ਵਿੱਚ ਜਿਹੜਾ ਹੈਗਾ ਉਹ ਦੁਨੀਆਂ ਦੀ super ਪ~ power ਬਣ ਜਾਏ, ਵੀ ਆਪਣੀ ਆਰਥਿਕ ਜਿਹੜੀ ਸਥਿਤੀ ਹੈਗੀ ਹੈ

ਪਰ ਹੁਣ ਬੋਲ ਰਹੇ ਹੈ ਕਿ ਵੀ ਲੋਕਾਂ ਨੇ ਕਿਸਾਨੀ ਘਟਵਾਓ ਖੇਤੀਬਾੜੀ ਤੇ ਜਿਹੜੀ ਨਿਰਭਰਤਾ ਘਟਾਓ ਤੇ ਜਿਹੜੇ ਨੌਜਵਾਨਾਂ ਨੂੰ ਹੋਰ ਕੰਮਾਂ ਕਾਰਾਂ ਵਿੱਚ ਲਗਾਓ, ਇਹਦੇ ਵਿੱਚ ਹੀ ਆਪਣੇ ਦੇਸ ਦਾ ਫ਼ਾਇਦਾ ਹੈ। ਹੁਣ ਇਹਦੇ,

ਹਾਂਜੀ।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

ਤੇ ਨੂੰ ਤਿਆਰ ਹੋਣ ਤੇ ਲੱਗਦੇ ਹੈ ਛੇ ਮਹੀਨੇ ਤਿਆਰ ਹੋਣ ਤੇ ਲੱਗਦੇ,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 ਬੰਪਰ ਨਿਕਲਣੀ ਸੀ ਉਹ ਤੋਂ ਅੱਧ ਵੀ ਨੀ ਰਹਿ ਜਾਂਦਾ।

ਹਾਂਜੀ।

ਉੱਥੇ ਫਿਰ ਸਰਕਾਰਾਂ ਦਾ ਕੰਮ ਹੁੰਦਾ ਹੈ ਨਾ ਕਿ ਅਗਰ ਮਤਲਬ ਉਸਨੂੰ ਪਤਾ ਹੈ ਕਿ ਮੌਸਮ ਸਾਥ ਨਹੀਂ ਦੇ ਰਿਹਾ ਹੈ ਤਾਂ ਉਹ ਕਿਸਾਨ ਨੂੰ ਉਸ ਚੀਜ਼ ਦਾ ਮੁਆਵਜ਼ਾ ਦੇਵੇ। ਕਿ ਸਾਡੀ ਅਸੀਂ ਵੀ ਇੰਨੀ ਜਿਹੜੀ ਸੀਗੀ ਫਸਲ ਬੀਜ਼ੀ ਤੇ ਸਾਨੂੰ ਪੂਰੀ ਉਮੀਦ ਸੀ ਕਿ ਮੌਸਮ ਵਧੀਆ ਆਊਗਾ ਮੋਨਸੂਨ ਵਧੀਆ ਆਊਗਾ, ਪਰ ਸਾਡੀ ਫਸਲ ਹੁਣ ਸਾਡੀ ਮਤਲਬ

ਖੇਤੀਬਾੜੀ ਦੇ ਵਿੱਚ ਕਰ ਸਕਦੀ ਹੈ ਉਹ ਇਹ ਹੈ ਕਿ ਆਪਣੇ ਇੱਥੇ seminars ਬਹੁਤ ਘੱਟ ਲੱਗਦੇ ਹੈ

ਜਿਵੇਂ ਕੋਈ doctor ਬਾਹਰੋਂ ਆਉਣ ਜਿਹੜੇ climate ਜਿਵੇਂ ਬਦਲ ਰਿਹਾ ਉਸ ਚੀਜ਼ ਨਾਲ ਆਪਾਂ ਆਪਣੀ ਖੇਤੀਬਾੜੀ ਨੂੰ ਕਿਵੇਂ ਬਦਲ ਸਕਦੇ ਹਾਂ।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

ਆਮ ਜਿਵੇਂ plastic ਦੇ ਥੈਲੇ ਲੈ ਕੇ ਉਹਨਾਂ ਦੇ ਵਿੱਚ ਉਹਨਾਂ ਨੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਹੈ ਉਹ ਕੀ ਹੈ ਕਿ ਉੱਥੋਂ ਦੀ ਸਰਕਾਰ ਉੱਥੋਂ ਦੇ ਲੋਕਾਂ ਨੂੰ ਜਾਗਰੂਕ ਕਰਨ ਤੇ ਲੱਗੀ ਕਿ ਜਿੰਨਾ ਜ਼ਿਆਦਾ ਅਸੀਂ ਉਹਨਾਂ ਨੂੰ ਜਾਗਰੂਕ ਕਰ ਸਕੀਏ ਉਹ ਉਹ ਅਗਰ ਆਪਣਾ traditional ਜਿਹੜਾ ਉਹ ਆਹ ਹਮੇਸ਼ਾ ਤੋਂ ਚੱਲਦਾ ਆ ਰਿਹਾ ਜੋ ਵੀ system ਅਗਰ ਉਸ 'ਚ ਸਹੀ ਨਹੀਂ ਫਿ~ ਅਹ ਨਹੀਂ ਹੋ ਰਹੀ ਖੇਤੀਬਾੜੀ ਤਾਂ ਉਹ ਆਪਾਂ ਨੂੰ,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 ਉਸਦਾ ਇਨਸਾਨ ਦੇ ਜੀਵਨ ਉੱਪਰ ਕੀ ਕੀ ਪ੍ਰਭਾਵ ਪੈਂਦਾ ਹੈ ਇਹ ਆਪਾਂ ਅਕਸਰ ਦੇਖਦੇ ਹਾਂ।

ਮੌਸਮ ਦੇ ਉੱਪਰ ਵਿਸਥਾਰ ਸਹਿਤ ਕੀ ਕੀ ਜਾਣਕਾਰੀ ਦੇਣਾ ਚਾਹੋਗੇ।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 ਇਹ ਬਦਲਦਾ ਹੀ ਰਹਿੰਦਾ ਹੈ, ਜਿਵੇਂ ਆਪਾਂ ਆਮ ਹੀ ਵੇਖਦੇ ਹਾਂ ਕਿ ਜਦੋਂ ਇੱਕ ਰੁੱਤ ਸ਼ੁਰੂ ਹੁੰਦੀ ਹੈ, ਅਤੇ ਉਸ ਤੋਂ ਬਾਅਦ ਦੂਜੀ ਰੁੱਤ ਆ ਜਾਂਦੀ ਹੈ, ਇਹ ਇੱਕ ਮੌਸਮ ਦਾ ਪਰਿਵਰਤਨ ਹੀ ਹੁੰਦਾ ਹੈ ਜੇ ਆਪਾਂ ਚੰਗੀ ਤਰ੍ਹਾਂ ਗਹਿਰਾਈ ਨਾਲ ਸੋਚੀਏ ਤਾਂ ਮੌਸਮ ਹਰ ਜਗ੍ਹਾ ਦਾ ਅੱਡੋ ਅੱਡ ਹੁੰਦਾ ਹੈ, ਜਿਵੇਂ ਤੁਸੀਂ ਸੁਣਿਆ ਹੋਵੇਗਾ, ਕਿ ਪੁਰਾਣੇ ਸਮਿਆਂ ਵਿੱਚ ਮੌਸਮ ਬੜਾ ਸੁਹਾਵਣਾ ਅਤੇ ਚੰਗਾ ਹੁੰਦਾ ਸੀ, ਜੋ ਇਸ ਵਰਤਮਾਨ ਸਮੇਂ ਵਿੱਚ ਨਹੀਂ ਰਿਹਾ।

ਕਿਤੇ ਭੂਚਾਲ ਆ ਗਿਆ, ਕਿਤੇ ਹੜ੍ਹ ਆ ਗਏ ਤੇ ਕਿਤੇ ਸ਼ੌਕਾ ਪੈ ਗਿਆ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜੋ ਇਨਸਾਨ ਦੀਆਂ ਵਰਤਮਾਨ ਕਾਢਾਂ ਅਤੇ ਇਨਸਾਨ ਦੇ ਜੋ ਵਰਤਮਾਨ ਤੌਰ ਤਰੀਕੇ ਬਦਲ ਰਹੇ ਹਨ, ਉਸ ਨੇ ਮੌਸਮ ਵਿੱਚ ਵੀ ਕਿਤੇ ਨਾ ਕਿਤੇ ਆਪਣੇ ਪਰਿਵਰਤਨ ਲੈ ਕੇ ਆਏ ਹਨ,

ਜਿਵੇਂ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਇਨਸਾਨ ਜੋ ਦਿਨੋ ਦਿਨ ਬਹੁਤ ਸਾਰੀਆਂ ਕਾਢਾਂ ਕੱਢ ਰਿਹਾ ਹੈ। ਅਤੇ ਤਰੱਕੀ ਵੀ ਕਰ ਰਿਹਾ ਹੈ, ਉਸਦਾ ਮੌਸਮ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ, ਜਿਵੇਂ ਕਿ ਇਨਸਾਨ ਨੇ ਆਪਣੀ ਸੁਵਿਧਾ ਦੇ ਲਈ ਬਹੁਤ ਸਾਰੇ ਦਰੱਖਤਾਂ ਨੂੰ ਕੱਟ ਤਾ ਹੈ ਜਿਵੇਂ ਕਿ ਜੰਗਲਾਂ ਨੂੰ ਨਸ਼ਟ ਕਰ ਦਿੱਤਾ ਹੈ, ਜਿਸ ਨਾਲ ਕਿ ਉਸਨੂੰ ਮੈਦਾਨੀ ਇਲਾਕਾ ਤਾਂ ਬਹੁਤ ਜ਼ਿਆਦਾ ਹਾਸ਼ਿਲ ਹੋ ਗਿਆ ਹੈ, ਪਰ ਉਸਦਾ ਮੌਸਮ ਦੇ ਉੱਪਰ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪਿਆ ਹੈ, ਕਿਉਂਕਿ ਦਰੱਖਤਾਂ ਦੀ ਕਟਾਈ ਦੇ ਨਾਲ ਵਾਤਾਵਰਨ ਵਿੱਚ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ, ਜਿਸ ਨਾਲ ਕੀ ਹੁੰਦਾ ਹੈ ਕਿ ਵਾਤਾਵਰਨ ਦਾ ਜੋ ਤਾਪਮਾਨ ਹੈ, ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਇਸ ਤੋਂ ਇਲਾਵਾ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ ਜਿਵੇਂ ਅੱਜ ਕੱਲ੍ਹ ਦੇ ਸਮੇਂ ਵਿੱਚ ਇਨਸਾਨ ਨੇ ਇੰਨੀ ਕੁ ਤਰੱਕੀ ਕਰ ਲਈ ਹੈ ਕਿ ਉਸਨੇ ਆਪਣੇ ਆਉਣ ਜਾਣ ਦੇ ਲਈ ਬਹੁਤ ਸਾਰੇ ਯੰਤਰਾਂ ਦੀ ਵਰਤੋਂ ਕਰਦਾ ਹੈ, ਜਿਵੇਂ ਕਿ ਮੋਟਰ ਕਾਰਾਂ, ਗੱਡੀਆਂ ਆਦਿ ਦੀ ਇਹਨਾਂ ਦੇ ਵਿੱਚੋਂ ਜੋ ਨਿਕਲਣ ਵਾਲਾ ਧੂੰਆ ਹੈ ਉਹ ਵਾਤਾਵਰਨ ਨੂੰ ਬਹੁਤ ਜ਼ਿਆਦਾ ਪ੍ਰਦੂਸ਼ਿਤ ਕਰਦਾ ਹੈ ਜਿਸ ਨਾਲ ਕਿ ਇਸਦਾ ਪ੍ਰਭਾਵ ਮੌਸਮ ਦੇ ਉੱਪਰ ਵੀ ਬਹੁਤ ਜ਼ਿਆਦਾ ਪੈਂਦਾ ਹੈ, ਜੇ ਆਪਾਂ ਕੁੱਝ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਜਿਸ ਸਮੇਂ ਦੇ ਵਿੱਚ ਇਹ ਸਭ ਮੋਟਰ, ਕਾਰਾਂ, ਗੱਡੀਆਂ ਨਹੀਂ ਸਨ ਜਾਂ ਘੱਟ ਸਨ, ਉਸ ਸਮੇਂ ਦੇ ਵਿੱਚ ਜੋ ਵਾਤਾਵਰਨ ਸੀ ਉਹ ਇੰਨਾ ਜ਼ਿਆਦਾ ਗਰਮ ਨਹੀਂ ਹੁੰਦਾ ਸੀ, ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਗਰਮੀਆਂ ਦੇ ਮੌਸਮ ਵਿੱਚ ਜੂਨ ਜੁਲਾਈ ਦੇ ਮਹੀਨਿਆਂ ਵਿੱਚ ਵਾਤਾਵਰਨ ਇੰਨਾ ਕੁ ਜ਼ਿਆਦਾ ਗਰਮ ਹੋ ਜਾਂਦਾ ਹੈ ਕਿ ਇਨਸਾਨ ਦਾ ਕਿਤੇ ਘਰ ਤੋਂ ਬਾਹਰ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਇਸ ਕਰਕੇ ਪ੍ਰਦੂਸ਼ਣ ਦੀ ਇੱਕ ਸਮੱਸਿਆ ਬਹੁਤ ਵੱਡੀ ਹੈ, ਜਿਸਦਾ ਕਿ ਮੌਸਮ ਦੇ ਉੱਪਰ ਵੀ ਪ੍ਰਭਾਵ ਪੈਂਦਾ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜੋ ਵਾਤਾਵਰਨ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ, ਉਸਦਾ ਮੌਸਮ ਉੱਪਰ

ਜੇ ਆਪਾਂ ਵੇਖੀਏ ਤਾਂ ਜਿਵੇਂ ਹੀ ਮਨੁੱਖ ਨੇ ਤਰੱਕੀ ਕੀਤੀ ਹੈ, ਉਸਨੇ ਨਵੀਂਆਂ ਨਵੀਂਆਂ ਮਸ਼ੀਨਾਂ ਅਤੇ ਨਵੇਂ ਨਵੇਂ ਰਹਿਣ ਸਹਿਣ ਦੇ ਤੌਰ ਤਰੀਕੇ ਅਤੇ ਢੰਗ ਬਦਲ ਰਹੇ ਹਨ,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 ਇਸ ਵਰਤਮਾਨ ਸਮੇਂ ਵਿੱਚ ਮਨੁੱਖ ਲੱਕੜਾਂ ਦੀ ਕਟਾਈ ਹੱਦ ਤੋਂ ਵੱਧ ਕਰ ਰਿਹਾ ਹੈ, ਉਹ ਲੱਕੜਾਂ ਦੀ ਕਟਾਈ ਕਰਨ ਨਾਲ ਇਸ ਤਰ੍ਹਾਂ ਹੈ ਕਿ ਵਾਤਾਵਰਨ ਵਿੱਚ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 ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਣ ਨਾਲ ਮੌਸਮ ਵਿੱਚ ਗਰਮੀ ਵੱਧ ਪਾਈ ਜਾਂਦੀ ਹੈ, ਗਰਮੀ ਦੇ ਵੱਧਣ ਨਾਲ ਇਹ ਹੁੰਦਾ ਹੈ ਕਿ ਵਰਖਾ ਵੀ ਖਤਮ ਹੋ ਜਾਂਦੀ ਹੈ, ਅਤੇ ਵਰਖਾ ਵੀ ਨਹੀਂ ਹੁੰਦੀ, ਇਹ ਤਾਂ ਹੈ ਜੋ ਮਨੁੱਖ ਦੁਆਰਾ ਜੋ ਢੰਗ ਹਨ, ਨਵੇਂ ਬਦਲ ਗਏ ਹਨ, ਇਸਨੇ ਮੌਸਮ ਨੂੰ ਸਿੱਧਾ ਕਿਤੇ ਨਾ ਕਿਤੇ ਪ੍ਰਭਾਵਿਤ ਕੀਤਾ ਹੈ। ਮੈਂ ਇੱਕ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਆਪਾਂ ਵੇਖੀਏ ਤਾਂ ਇਸ ਸਮੇਂ ਜੋ ਖੇਤੀਬਾੜੀ ਦਾ ਧੰਦਾ ਹੈ, ਉਸਨੂੰ ਵੱਡੇ ਪੱਧਰ ਤੇ ਅਪਣਾਇਆ ਜਾ ਰਿਹਾ ਹੈ, ਖੇਤੀਬਾੜੀ ਦਾ ਧੰਦਾ ਕਰਨ ਲਈ ਸਾਨੂੰ ਕਿਤੇ ਨਾ ਕਿਤੇ ਜ਼ਮੀਨਾਂ ਦੀ ਵੀ ਲੋੜ ਹੈ, ਜ਼ਮੀਨ ਵਾਸਤੇ ਇਹ ਹੈ ਕਿ ਸਾਨੂੰ ਕਿਤੇ ਜੰਗਲ ਕੱਟਣੇ ਪੈ ਰਹੇ ਹਨ, ਜਾਂ ਸਾਨੂੰ ਕਿਤੇ ਜੋ ਦਰਿਆ ਹਨ, ਉਹਨਾਂ ਨੂੰ ਅਸੀਂ ਪੱਧਰ ਕਰਕੇ ਵਾਹੀਆਂ ਕਰ ਰਹੇ ਹਾਂ, ਇਸ ਨਾਲ ਇਹ ਹੋਇਆ ਹੈ, ਕਿ ਮਨੁੱਖ ਨੇ ਆਪਣੀ ਫਸਲਾਂ ਦੀ ਪੈਦਾਵਾਰ ਤਾਂ ਲਗਾਤਾਰ ਵਾਧਾ ਕੀਤਾ ਹੋਇਆ ਹੈ, ਪਰ ਜੋ ਅਸੀਂ ਕੁਦਰਤ ਨਾਲ ਛੇੜਛਾੜ ਕਰ ਰਹੇ ਹਾਂ ਉਸ ਨਾਲ ਇਹ ਹੋਇਆ ਹੈ, ਕਿ ਸਾਨੂੰ ਕਈ ਪ੍ਰਕਾਰ ਦੀਆਂ ਭਿਆਨਕ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਜੇਕਰ ਅਸੀਂ ਆਪਾਂ ਜੇਕਰ ਦਰਿਆਵਾਂ ਨੂੰ ਜੇ ਉਹਨਾਂ ਨੂੰ ਸਮਤਲ ਕਰਕੇ ਫਸਲ ਬੀਜ਼ ਰਹੇ ਹਾਂ ਤਾਂ ਇਸਦਾ ਬੁਰਾ ਪ੍ਰਭਾਵ ਇਹ ਹੋਇਆ ਹੈ ਕਿ ਤੁਸੀਂ ਹੜ੍ਹਾਂ ਬਾਰੇ ਆਮ ਹੀ ਸੁਣਿਆ ਹੋਵੇਗਾ, ਹੜ੍ਹ ਆਉਣਾ ਇੱਕ ਮੌਸਮ ਦੀ ਕਰੌਪੀ ਨਹੀਂ, ਇਹ ਮਨੁੱਖ ਨੇ ਆਪ ਹੀ ਇਸਨੂੰ ਉਤਪਾਦਨ ਕਰਨ ਵਿੱਚ ਕਿਤੇ ਨਾ ਕਿਤੇ ਯੋਗਦਾਨ ਹੈ, ਇਹ ਮੌਸਮ ਦਾ ਪਰਿਵਰਤਨ ਸਿੱਧਾ ਸਾਡੀ ਜ਼ਿੰਦਗੀ ਉੱਪਰ ਪੈਂਦਾ ਹੈ, ਕਿਉਂਕਿ ਹੜ੍ਹ ਆਉਣ ਨਾਲ ਕਿਤੇ ਨਾ ਕਿਤੇ ਹੋਰ ਕਈ ਪ੍ਰਕਾਰ ਦੀਆਂ ਸਮੱਸਿਆ ਵੀ ਆ ਜਾਂਦੀਆਂਂ ਨੇ, ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ ਜੋ ਇਸ ਯੁੱਗ ਵਿੱਚ ਜੋ ਆਪਾਂ ਸਭ ਤੋਂ ਵੱਧ ਮੋਟਰ ਗੱਡੀਆਂ ਦੀ ਵਰਤੋਂ ਕਰ ਰਹੇ ਹਾਂ ਉਸ ਨਾਲ ਕਿਤੇ ਨਾ ਕਿਤੇ ਸਾਡੇ ਮੌਸਮ ਨੂੰ ਹੋਰ ਗਰਮਾਉਣ ਵਿੱਚ ਵਾਧਾ ਕਿਤੇ ਕੀਤਾ ਤਾਂ ਨਹੀਂ। ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਮੌਸਮ ਦੇ ਵਿੱਚ ਜੋ ਪਰਿਵਰਤਨ ਆਉਂਦਾ ਹੈ, ਉਸਦਾ ਵੀ ਇਨਸਾਨ ਦੀ ਸਿਹਤ ਉੱਪਰ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਜਿਵੇਂ ਤੁਸੀਂ ਇਹ ਕਹਿ ਰਹੇ ਹੋ ਕਿ ਵਰਤਮਾਨ ਸਮੇਂ ਵਿੱਚ ਇਨਸਾਨ ਜੋ ਬਹੁਤ ਜ਼ਿਆਦਾ ਮੋਟਰ ਗੱਡੀਆਂ ਦਾ ਇਸਤੇਮਾਲ ਕਰ ਰਿਹਾ ਹੈ, ਇਹਨਾਂ ਮੋਟਰ ਗੱਡੀਆਂ ਵਿੱਚੋਂ ਜੋ ਪ੍ਰਦੂਸ਼ਿਤ ਧੂੰਆ ਨਿਕਲਦਾ ਹੈ ਉਹ ਵਾਤਾਵਰਨ ਵਿੱਚ ਫੈਲ ਜਾਂਦਾ ਹੈ ਤਾਂ ਜੋ ਵਾਤਾਵਰਨ ਨੂੰ ਬਹੁਤ ਜ਼ਿਆਦਾ ਦੂਸ਼ਿਤ ਕਰ ਦਿੰਦਾ ਹੈ ਜਿਸ ਕਰਕੇ ਵਾਤਾਵਰਨ ਬਹੁਤ ਜ਼ਿਆਦਾ

ਛੇੜ ਛਾੜ ਕਰ ਰਿਹਾ ਹੈ ਉਹ ਇੱਕ ਬਹੁਤ ਹੀ ਚੰਗੀ ਗੱਲ ਨਹੀਂ ਹੈ ਕਿਉਂਕਿ ਇਨਸਾਨ ਨੇ ਆਪਣੀਆਂ ਫਸਲਾਂ ਨੂੰ ਉਗਾਉਣ ਦੇ ਲਈ ਜੰਗਲਾਂ ਨੂੰ ਕੱਟ ਤਾ ਹੈ ਜਾਂ ਫਿਰ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਦਰਿਆਵਾਂ ਨੂੰ ਪੱਧਰ ਕਰ ਤਾ ਹੈ ਜਿੱਥੇ ਕਿ ਇਨਸਨ ਆਪਣੀਆਂ ਫਸਲਾਂ ਨੂੰ ਉਗਾ ਰਿਹਾ ਹੈ ਇਨਸਾਨ ਫਸਲਾਂ ਨੂੰ ਉਗਾਉਣ ਵਿੱਚ ਤਾਂ ਵਾਧਾ ਕਰ ਰਿਹਾ ਹੈ ਪਰ ਉਸਨੇ ਕੁਦਰਤ ਨਾਲ ਬਹੁਤ ਜ਼ਿਆਦਾ ਛੇੜ ਛਾੜ ਕੀਤੀ ਹੈ ਜਿਸ ਦਾ ਕਿ ਉਸਨੂੰ ਨੁਕਸਾਨ ਵੀ ਉਠਾਉਣਾ ਪੈਂਦਾ ਹੈ, ਜਿਵੇਂ ਕਿ ਬਹੁਤ ਜ਼ਿਆਦਾ ਮੌਸਮ ਵਿੱਚ ਅਚਾਨਕ ਤਬਦੀਲੀ ਆ ਜਾਂਦੀ ਹੈ ਕਈ ਵਾਰੀ ਮੌਸਮ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ ਜਾਂ ਫਿਰ ਅਚਾਨਕ ਬਹੁਤ ਜ਼ਿਆਦਾ ਹੜ੍ਹ, ਭੂਚਾਲ ਆ ਜਾਂਦੇ ਹਨ, ਜਿੰਨਾਂ ਨੂੰ ਆਪਾਂ ਕੁਦਰਤੀ ਆਫ਼ਤਾਂ ਕਹਿ ਲੈਂਦੇ ਹਾਂ ਕਿਉਂਕਿ ਜੇ ਜੰਗਲ ਨਸ਼ਟ ਹੋ ਰਹੇ ਹਨ ਤਾਂ ਉਹਨਾਂ ਕਰਕੇ ਇਹ ਕੁਦਰਤੀ ਆਫ਼ਤਾਵਾਂ ਆਉਣੀਆਂ ਕਿਤੇ ਜ਼ਰੂਰ ਹਨ, ਕਿਉਂਕਿ ਜੇ ਜੰਗਲ ਜਾਂ ਦਰਖਤ ਸਹੀ ਹੋਣਗੇ, ਜੇਕਰ ਉਹ ਉਸ ਕਰਕੇ ਕੁਦਰਤੀ ਆਫ਼ਤਾਵਾਂ ਹੜ੍ਹ ਭੂਚਾਲ ਆਦਿ ਸਮੱਸਿਆਵਾਂ ਨਹੀਂ ਆਉਂਦੀਆਂ, ਇਸ ਕਰਕੇ ਇਨਸਾਨ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕੁਦਰਤ ਨਾਲ ਬਹੁਤ ਛੇੜ ਛਾੜ ਕਰ ਰਿਹਾ ਹੈ, ਜਿਸ ਨਾਲ ਕਿ ਵਾਤਾਵਰਨ ਵਿੱਚ ਵੀ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲ ਰਿਹਾ ਹੈ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਇਨਸਾਨ ਜਿਵੇਂ ਤੁਸੀਂ ਗੱਲ ਕਹਿ ਰਹੇ ਸੀ ਕਿ ਲੱਕੜ ਦੀ ਬਹੁਤ ਜ਼ਿਆਦਾ ਵਰਤੋਂ ਕਰ ਰਿਹਾ ਹੈ ਇਨਸਾਨ ਜੇ ਦਰਖਤਾਂ ਨੂੰ ਕੱਟ ਰਿਹਾ ਹੈ ਤਾਂ ਉਸਨੂੰ ਇੱਕ ਦਰਖਤ

ਦਰਖਤ ਕੱਟ ਰਿਹਾ ਹੈ ਤਾਂ ਉਸਨੂੰ ਉਸਦੇ ਬਦਲੇ ਹੋਰ ਬਹੁਤ ਸਾਰੇ ਦਰਖਤ ਲਗਾਉਣੇ ਚਾਹੀਦੇ ਹਨ? ਮੈਂ ਇਸ ਵਿੱਚ ਇਹ ਦੱਸਣਾ ਚਾਹੁੰਦਾ ਹਾਂ ਕਿ ਮੌਸਮ ਦਾ ਪਰਿਵਰਤਨ ਹੈ ਕਿਤੇ ਨਾ ਕਿਤੇ ਜੇ ਵੇਖੀਏ ਤਾਂ ਇਸ ਵਿੱਚ ਬਦਲਾਵ ਦਾ ਮਨੁੱਖ ਦਾ ਵੀ ਯੋਗਦਾਨ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 ਜਾਂ ਇਸਦੇ ਜੋ ਪਰੀਖਣ ਕੀਤਾ ਜਾਂਦਾ ਹੈ ਉੱਥੋਂ ਦਾ ਤਾਪਮਾਨ ਇੱਕੋ ਦਮ ਇੰਨਾ ਵੱਧ ਜਾਂਦਾ ਹੈ, ਇਹ ਕਿਤੇ ਕੁਦਰਤ ਦੀ ਕਰੌਪੀ ਆਪਾਂ ਨਹੀਂ ਕਹਿ ਸਕਦੇੇ ਜਾਂ ਮੌਸਮ ਪਰਿਵਰਤਨ ਨਹੀਂ ਕਹਿ ਸਕਦੇ ਇਹ ਸਿਰਫ ਇੱਕ ਮਨੁੱਖ ਦਾ ਪ੍ਰਯੋਗ ਕਰਨ ਤੋਂ ਬਾਅਦ ਮੌਸਮ ਵਿੱਚ ਜੋ ਲਗਾਤਾਰ ਵਾਧਾ ਹੁੰਦਾ ਹੈ, ਇਹ ਮਨੁੱਖ ਇਸਨੂੰ ਪੈਦਾ ਕਰ ਰਿਹਾ ਹੈ, ਪਰ ਮੌਸਮ ਸਭ ਥਾਵਾਂ ਤੇ ਇੱਕੋ ਜਿਹਾ ਕਦੇ ਵੀ ਨਹੀਂ ਰਹਿੰਦਾ, ਇਹ ਤਾਂ ਤੁਸੀਂ ਆਮ ਹੀ ਸੁਣਿਆ ਹੋਵੇਗਾ, ਜੇ ਆਪਾਂ ਮੌਸਮ ਦੀ ਗੱਲ ਕਰ ਲਈਏ ਤਾਂ ਸਮੁੰਦਰ ਦੇ ਇਲਾਕਿਆਂ ਵਿੱਚ ਮੌਸਮ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਅਤੇ ਜੋ ਸਮੁੰਦਰ ਤੋਂ ਕਾਫ਼ੀ ਜ਼ਿਆਦਾ ਦੂਰ ਇਲਾਕੇ ਹੁੰਦੇ ਹਨ, ਉੱਥੇ ਮੌਸਮ ਬਹੁਤ ਠੰਢਾ ਹੁੰਦਾ ਹੈ, ਸਮੁੰਦਰ ਦੇ ਇਲਾਕਿਆਂ ਦੀ ਗੱਲ ਕਰ ਲਈਏ ਜਿਵੇਂ ਆਪਾਂ ਭਾਰਤ ਤੋਂ ਬਾਹਰ ਦੇ ਰਾਜਾਂ ਦੀ ਗੱਲ ਕਰਦੇ ਹਾਂ ਜਿਵੇਂ ਕਿ ਸਾਊਦੀ ਅਰਬ ਅਤੇ ਅਰਬ ਦੇਸਾਂ ਵਿੱਚ ਮੌਸਮ ਜ਼ਿਆਦਾ ਗਰਮ ਹੈ ਉੱਥੋਂ ਦਾ ਮੌਸਮ ਦਾ ਕਾਰਨ ਇਹ ਹੈ ਕਿ ਉੱਥੇ ਸਮੁੰਦਰ ਨੇੜੇ ਹੈ ਅਤੇ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

ਸਾਰਾ ਸਾਲ ਬਰਫ਼ ਪੈਂਦੀ ਹੈ ਇਸਦਾ ਵੱਡਾ ਇੱਕੋ ਇੱਕ ਕਾਰਨ ਹੈ ਉਹ ਹੈ ਜਗ੍ਹਾ ਦਾ ਬਦਲਾਵ ਹੋਣ ਕਰਕੇ ਕਿਉਂਕਿ ਇਹ ਖੇਤਰ ਸਮੁੰਦਰ ਤੋਂ ਕਾਫ਼ੀ ਜ਼ਿਆਦਾ ਦੂਰ ਹਨ, ਇਸਨੂੰ ਅਸ~ ਆਪਾਂ ਮੌਸਮ ਪਰਿਵਰਤਨ ਕਹਿ ਸਕਦੇ ਹਾਂ, ਜੇ ਆਪਾਂ ਵੇਖੀਏ ਤਾਂ ਮੌਸਮ ਗਰਮੀ ਦਾ ਬਹੁਤ ਜ਼ਿਆਦਾ ਹਰ ਚੀਜ਼ ਨੂੰ ਪ੍ਰਭਾਵਿਤ ਕਰਦਾ ਹੈ।

ਤੱਕ ਵੱਧ ਜਾਂਦਾ ਹੈ, ਅਤੇ ਇੰਨੀ ਭਿਆਨਕ ਤੇਜ਼ ਗਰਮੀ ਨਾਲ ਉੱਥੋਂ ਦੇ ਜਾਨਵਰ ਅਤੇ ਫਸਲਾਂ ਵੀ ਨਸ਼ਟ ਹੋ ਜਾਂਦੀਆਂ ਹਨ ਇਸ ਗਰਮੀ ਦੇ ਮੌਸਮ ਦੇ ਨਾਲ ਨਾਲ ਜੇ ਮੈਂ ਸਰਦੀ ਦੀ ਗੱਲ ਕਰਾਂ ਤਾਂ ਸਰਦੀ ਦਾ ਮੌਸਮ ਆਪਾਂ ਗੱਲ ਕਰਦੇ ਹਾਂ ਆਪਣੇ ਭਾਰਤ ਦੇ ਗੁਆਂਢੀ ਦੇਸ ਜਿਵੇਂ ਕਿ ਚੀਨ ਦੀ ਗੱਲ ਕਰ ਲੈਂਦੇ ਹਾਂ ਚੀਨ ਵਿੱਚ ਜ਼ਿਆਦਾਤਰ ਮੌਸਮ ਠੰਢਾ ਹੀ ਰਹਿੰਦਾ ਹੈ, ਉੱਥੇ ਬਰਫ਼ ਬਹੁਤ ਜ਼ਿਆਦਾ ਹੁੰਦੀ ਹੈ, ਬਰਫ਼ ਜ਼ਿਆਦਾ ਪੈਣ ਨਾਲ ਉੱਥੋਂ ਦਾ ਮੌਸਮ ਜ਼ਿਆਦਾ ਠੰਢਾ ਹੋਣ ਕਰਕੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਵੀ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਹਨ, ਪਰ ਗਰਮ ਇਲਾਕਿਆਂ ਵਾਲੇ ਅਤੇ ਠੰਢੇ ਇਲਾਕਿਆਂ ਵਾਲੇ ਲੋਕਾਂ ਦਾ ਰਹਿਣ ਸਹਿਣ ਵੀ ਅੱਡੋ ਅੱਡ ਹੁੰਦਾ ਹੈ, ਮੈਂ ਤੁਹਾਡੇ ਤੋਂ ਇੱਕ ਇਹ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 ਜਿਵੇਂ ਕਿ ਤੁਸੀਂ ਇਹ ਗੱਲ ਪੁੱਛ ਰਹੇ ਹੋ ਕਿ ਜਿਵੇਂ ਮੌਸਮ ਵਿੱਚ ਪਰਿਵਰਤਨ ਹੁੰਦਾ ਹੈ ਤਾਂ ਉਸਦਾ ਇਨਸਾਨ ਦੀ ਸਿਹਤ ਉੱਪਰ ਵੀ ਪ੍ਰਭਾਵ ਪੈਂਦਾ ਹੈ, ਮੈਂ ਇੱਕ ਗੱਲ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਜਿਵੇਂ ਮੌਸਮ ਦੇ ਵਿੱਚ ਪਰਿਵਰਤਨ ਹੁੰਦਾ ਹੈ, ਇਨਸਾਨ ਨੂੰ ਉਵੇਂ ਹੀ ਆਪਣੇ ਜੀਵਨ ਵਿੱਚ ਵੀ

ਕਿਉਂਕਿ ਕਈ ਲੋਕ ਅਕਸਰ ਹੁੰਦੇ ਹਨ, ਜੋ ਗਰਮੀ ਦੀ ਚਪੇਟ ਵਿੱਚ ਆ ਜਾਂਦੇ ਹਨ, ਜਿਵੇਂ ਕਿ ਇਨਸਾਨ ਨੂੰ ਲੂੰ ਲੱਗਣਾ ਜਾਂ ਫਿਰ ਹੋਰ ਕੋਈ ਬਿਮਾਰੀਆਂ ਹੋ ਜਾਂਦੀਆਂ ਹਨ, ਜਿਸ ਕਾਰਨ ਉਹਨਾਂ ਦੀ ਸਿਹਤ ਉੱਪਰ ਵੀ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

ਅਨੁਸਾਰ ਇਨਸਾਨ ਨੂੰ ਆਪਣੇ ਭੋਜਨ ਵਿੱਚ ਪਰਿਵਰਤਨ ਕਰਨਾ ਚਾਹੀਦਾ ਹੈ, ਆਪਣੇ ਕੱਪੜਿਆਂ ਪਹਿਨਣ ਵਿੱਚ ਵੀ ਪਰਿਵਰਤਨ ਕਰਨਾ ਚਾਹੀਦਾ ਹੈ, ਤਾਂ ਕਿ ਉਸਦੀ ਸਿਹਤ ਠੀਕ ਰਹੇ। ਹੋਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ। ਤੁਸੀਂ ਜੋ ਦੱਸ ਰਹੇ ਹੋ ਉਹ ਇਹ ਹੈ ਕਿ ਜਦੋਂ ਮੌਸਮ ਪਰਿਵਰਤਨ ਹੁੰਦਾ ਹੈ ਸਾਡਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਮੌਸਮ ਪਰਿਵਰਤਨ ਦੇ ਨਾਲ ਨਾਲ ਇਨਸਾਨ ਨੇ ਇਹ ਵੀ ਸਿੱਖ ਲਿਆ ਹੈ ਵੀ ਸਾਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ, ਮੈਂ ਤੁਹਾਨੂੰ ਇਸ ਗੱਲ ਤੇ ਚਾਨਣਾ ਪਾਉਣਾ ਚਾਹੁੰਦਾ ਹਾਂ ਕਿ ਗਰਮੀ ਦਾ ਮੌਸਮ, ਗਰਮੀ ਦੇ ਮੌਸਮ ਵਿੱਚ ਆਪਾਂ ਵੇਖਦੇ ਹਾਂ, ਕਿ ਜਿਵੇਂ ਹੀ ਜ਼ਿਆਦਾ ਬਹੁਤ ਭਿਆਨਕ ਗਰਮੀ ਪੈਂਦੀ ਹੈ ਤਾਂ ਲੋਕ ਆਪਣਾ ਰਹਿਣ ਸਹਿਣ ਵੀ ਬਦਲ ਲੈਂਦੇ ਹਨ, ਗਰਮੀ ਦੇ ਮੌਸਮ ਵਿੱਚ ਲੋਕ ਕੀ ਕਰਦੇ ਹਨ, ਮੁਲਾਇਮ ਅਤੇ

ਇਹ ਤਾਂ ਹੈ ਮੌਸਮ ਪਰਿਵਰਤਨ ਨਾਲ ਸਾਡੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਪ੍ਰਭਾਵ ਪੈਂਦਾ ਹੈ ਮੌਸਮ ਦਾ ਜੇਕਰ ਆਪਾਂ ਪ੍ਰਭਾਵ ਵੇਖੀਏ ਤਾਂ ਕਿਸਾਨਾਂ ਦੀ ਫਸਲਾਂ ਉੱਪਰ ਵੀ ਸਭ ਤੋਂ ਵੱਧ ਪੈਂਦਾ ਹੈ ਇਹ ਹੈ ਕਿ ਕਿਸਾਨ ਆਪਣੀਆਂ ਫਸਲਾਂ ਵੀ ਅੱਡੋ ਅੱਡ ਤਰੀਕੇ ਨਾਲ ਬੀਜ਼ਦੇ ਹਨ, ਜਿਵੇਂ ਕਿ ਗਰਮੀ ਦਾ ਮੌਸਮ ਵਿੱਚ ਕਿਸਾਨ ਗਰਮੀ ਵਾਲੀਆਂ ਫਿਸਲਾਂ ਫਸਲਾਂ ਬੀਜ਼ਦੇ ਹਨ ਅਤੇ ਸਰਦੀ ਵਿੱਚ ਸਰਦੀਆਂ ਵਾਲੀਆਂ ਫਸਲਾਂ ਬੀਜ਼ਦੇ ਹਨ। ਮੌਸਮ ਪਰਿਵਰਤਨ ਵਿੱਚ ਜਿਵੇਂ ਜਿਵੇਂ ਬਦਲਾਵ ਆਉਂਦੇ ਹਨ, ਹਰ ਕੋਈ ਵਰਗ ਹਰ ਕੋਈ ਪ੍ਰਾਣੀ ਜਾਂ ਜੀਵ ਆਪਣਾ ਆਪਣਾ ਰਹਿਣ ਸਹਿਣ ਬਦਲ ਲੈਂਦਾ ਹੈ, ਮੈਂ ਤੁਹਾਡੇ ਕੋਲ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 ਰੁੱਤ ਸ਼ੁਰੂ ਹੁੰਦੀ ਹੈ ਅਸੀਂ ਆਪਣਾ ਰਹਿਣ ਸਹਿਣ ਅਤੇ ਆਪਣਾ ਜੀਵਨ ਵਧੀਆ ਬਤੀਤ ਕਰ ਸਕੀਏ। ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਜਿਵੇਂ ਮੌਸਮ ਵਿੱਚ ਪਰਿਵਰਤਨ ਹੁੰਦਾ ਹੈ

ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਦੀਆਂ ਦੇ ਮੌਸਮ ਦੀਆਂ ਫਸਲਾਂ ਹੋਰ ਹੁੰਦੀਆਂ ਹਨ, ਅਤੇ ਗਰਮੀ ਦੀਆਂ ਫਸਲਾਂ ਹੋਰ ਹੁੰਦੀਆਂ ਹਨ, ਮੈਂ ਇੱਥੇ ਇੱਕ ਗੱਲ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਤੁਸੀਂ ਇਹ ਪੁੱਛ ਰਹੇ ਹੋ ਕਿ ਅਗਰ ਬਾਰਿਸ਼ ਦਾ ਮੌਸਮ ਹੁੰਦਾ ਹੈ ਤਾਂ ਉਹਨਾਂ ਦਿਨਾਂ ਵਿੱਚ ਇਨਸਾਨ ਨੂੰ ਆਪਣਾ ਘਰਦਾ ਜਾਂ ਆਪਣੀ ਸਿਹਤ ਦਾ ਧਿਆਨ ਕਿਸ ਤਰ੍ਹਾਂ ਰੱਖਣਾ ਚਾਹੀਦਾ ਹੈ, ਜਿਵੇਂ ਜਿਵੇਂ ਬਾਰਿਸ਼ ਦਾ ਮੌਸਮ ਹੁੰਦਾ ਹੈ ਉਹਨਾਂ ਦਿਨਾਂ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਜਗ੍ਹਾ ਜਗ੍ਹਾ ਤੇ ਪਾਣੀ ਖੜਾ ਹੋ ਜਾਂਦਾ ਹੈ, ਜਿਸ ਕਾਰਨ ਮੱਛਰ ਵਰਗੀਆਂਂ ਬਹੁਤ ਸਾਰੇ ਜੀਵ ਜੰਤੂ ਪੈਦਾ ਹੋ ਜਾਂਦੇ ਹਨ ਜੋ ਕਿ